ਗ੍ਰਹਿਣ ਕੀਤਾ ਅਤੇ ਆਧੁਨਿਕ ਦੌਰ ਵਿੱਚ ਪ੍ਰਵੇਸ਼ ਕੀਤਾ ਜਿਵੇਂ ਕਿ ਆਪਣੇ ਜੀਵਨ ਦੀ ਇਹ ਸੱਚੀ ਘਟਨਾ ਦੱਸ ਰਿਹਾ ਅੱਜ ਤੁਹਾਨੂੰ।

ਇਹ ਮੈਂ ਇਹਨੂੰ ਆਪਣੇ ਜਿਵੇਂ ਸਾਨੂੰ ਆਪਣੇ ਦੇਸ਼ ਦੇ ਉਤੇ ਕਿਵੇਂ ਜਿਹੜੇ ਦੇਸ਼ ਦੇ ਉੱਤੇ ਜੋ ਕਿ ਸਾਡੇ ਦੇਸ਼ ਨੂੰ ਆਜਾਦ ਕਰਵਾਉਣ ਵਿੱਚ ਜਿਹਨਾਂ ਭਾਰਤੀਆਂ ਨੇ ਯੋਗਦਾਨ ਪਾਇਆ, ਉਹ ਸਿੱਖ ਸਾਡੇ ਭਾਈਚਾਰੇ ਤੇ ਬ੍ਰਾਹਮਣ ਸਮਾਜ ਰਾਸ਼ਟਰਵਾਦੀ ਸਮਾਜ ਬਾਰੇ ਦੱਸਣ ਅਹ ਦੱਸਿਆ। ਇਸ ਕਵਿਤਾ ਨੇ ਮੇਰੇ ਉਤੇ ਬਹੁਤ ਪ੍ਰਭਾਵ ਪਾਇਆ। ਇਹ ਮੇਰੇ ਜੀਵਨ ਦੀ ਇਹੋ ਜਿਹੀ ਕਵਿਤਾ ਸੀਗੀ ਜਿਸ ਨੇ ਮੈਨੂੰ ਅੰਦਰੋ ਝਿਜੋੜ ਕੇ ਰੱਖਤਾ। ਇਸ ਵਿੱਚ ਹਰ ਚੀਜ ਬਾਰੇ ਵਿਸਥਾਰ ਵਿੱਚ ਲਿਖਿਆ ਗਿਆ ਹੈ। ਇਹ ਇਕ ਬਹੁਤ ਹੀ ਵਧੀਆ ਕਵਿਤਾ ਹੈ ਤੇ ਇਹ ਸਾਡੇ ਪੰਜਾਬੀਆਂ ਨੂੰ ਤੇ ਭਾਰਤ ਦੇ ਹੋਰ ਦੇਸ਼ ਵਾਸੀਆਂ ਨੂੰ ਪੜ੍ਹਨਾ ਚਾਹੀਦਾ ਹੈ। ਇਤਿਹਾਸ ਬਾਰੇ ਜਾਨਣਾ ਚਾਹੀਦਾ ਹੈ ਕਿ ਸਾਡੇ ਇਤਿਹਾਸ ਵਿੱਚ ਕੀ ਹੋਇਆ, ਕੀ ਨਹੀਂ ਹੋਇਆ। ਸਾਨੂੰ ਆਪਣੇ ਅੱਜ ਦੇ ਆਧੁਨਿਕ ਜੀਵਨ ਨੂੰ ਦੇਖਦੇ ਹੋਏ

ਵੀ ਸਾਡੇ ਇਤਿਹਾਸ ਵਿਚ ਕੀ-ਕੀ ਹੋਇਆ ਗਾ ਤੇ ਉਸਨੂੰ ਇਤਿਹਾਸ ਜਾਣ ਕੇ ਆਪਣੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਨਸ਼ਾ ਛੱਡ ਕੇ ਇੱਕ ਵਧੀਆ ਜਿੰਦਗੀ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਇਸ ਨਾਲ ਉਹ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਹੈ ਤੇ ਭਾਰਤੀ ਸਮਾਜ ਦਾ ਜਿੰਨਾ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਜਿੰਨੀ ਵੀ ਉਹਨੂੰ ਇੱਕ ਵਧੀਆ ਪਾਸੇ ਜਾਣਾ ਚਾਹੀਦਾ ਹੈ। ਆਧੁਨਿਕ ਦੌਰ ਦੇ ਮੋਢੀ ਕਵੀ ਭਾਈ ਵੀਰ ਸਿੰਘ ਜੀ ਕਵਿਤਾ ਰਚਨਾ ਦਾ ਸਰੂਪ, ਅਧਿਆਤਮਕ ਅਤੇ ਰਹੱਸਵਾਦੀ ਹੈ। ਇਸ ਦੀ ਕਵਿਤਾ ਉੱਤੇ ਗੁਰਬਾਣੀ ਅਤੇ ਗੁਰਮਤਿ ਵਿਚਾਰਧਾਰਾ ਦਾ ਮੁੱਖ ਪ੍ਰਭਾਵ ਹੈ ਪਰ ਨਾਲ ਹੀ ਭਾਰਤੀ ਕਲਾ ਦਰਸ਼ਨ ਅਤੇ ਰਹੱਸ ਅਧਿਆਤਮਵਾਦ ਦਾ ਅਸਰ ਵੀ ਹੈ। ਭਾਈ ਵੀਰ ਸਿੰਘ ਨੇ ਕਾਵਿ-ਰਚਨਾ ਅਤੇ ਪ੍ਰਕਿਰਤੀ ਚਿਤਰਨ ਰਾਹੀਂ ਗੁਰਮਤਿ ਤੇ ਸਿੱਖ ਸਭਿਆਚਾਰ ਨੂੰ ਪੰਜਾਬੀਆਂ ਦੇ ਸੁਧਾਰ ਅਵਚੇਤਨ ਤੱਕ ਪਹੁੰਚਾ ਦਿੱਤਾ। ਇਸੇ ਲਈ ਇਸ ਨੂੰ ਭਾਈ ਗੁਰਦਾਸ ਵਾਂਗ ਗੁਰਬਾਣੀ ਦਾ ਨਵੀਨ ਵਿਖਿਆਤਮਕ ਵੀ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਨੇ ਕਵਿਤਾ ਅਤੇ ਸਾਹਿਤ ਰਚਨਾ ਰਾਹੀਂ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ ਅਤੇ ਲੋਕਾਂ ਵਿੱਚ ਨਵੀਆਂ ਅਤੇ ਆਧੁਨਿਕ ਲਹਿਰਾਂ ਪਾਈਆਂ। ਜਿਸ ਦੇ ਫਲਸਰੂਪ ਉਸਨੂੰ ਇਸ ਦ੍ਰਿਸ਼ਟੀ ਤੋਂ ਪੁਰ ਅਹ ਪੁਨਰ ਜਾਗਰਣ ਦਾ ਮੁੱਖ ਵਕਤਾ ਵੀ ਕਿਹਾ ਗਿਆ ਹੈ। ਇਸ ਦੇ ਕਾਵਿ ਵਿੱਚ ਵਿਅਕਤੀਗਤ ਭਾਵਨਾ ਲੌਕਿਕ ਤੇ ਪਰਲੌਕਿਕ ਪੱਖਾਂ ਦਾ ਵਰਣਨ, ਨਵੀਨ ਕਵੀ, ਵੰਨਗੀਆਂ, ਛੋਟੀ ਕਵਿਤਾ ਦੀ ਰਚਨਾ ਆਦਿ ਵਰਗੇ ਕਈ ਆਧੁਨਿਕ ਝੁਕਾਅ ਮਿਲਦੇ ਹਨ।

ਪ੍ਰੋਫੈਸਰ ਪੂਰਨ ਸਿੰਘ ਬਹੁਤ ਮੌਲਿਕ ਅਤੇ ਖੁੱਲ੍ਹੇ ਵਿਚਾਰਾਂ ਵਾਲਾ ਕਵੀ ਸੀ ਜਿਸਨੇ ਕਵਿਤਾ ਦੇ ਬੰਧਨਾਂ ਤੋਂ ਪੂਰੀ ਖੁੱਲ੍ਹ ਲਈ। ਉਹ ਖੁੱਲ੍ਹ ਨੂੰ ਹੀ ਰਚਨਾਤਮਕ ਦਾ ਸਮਾਜ ਸਹਿਜ ਅੰਗ ਪ੍ਰਮਾਣ ਕਰਦਾ ਹੈ ਜਿਸਦਾ ਅਹ ਜਿਸਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਅਹ ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ। ਤੇ ਬਾਕੀ ਦੀ ਗੱਲ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ। ok

ਮੈਂ ਬਰਸ਼ ਕੀਤਾ, ਮੈਂ ਨਹਾਇਆ ਤੇ ਅੱਜ ਮੈਂ ਪਾਰਕ ਵਿੱਚ ਗਿਆ। ok bye ok bye ਬਾਕੀ ਦੀ ਗੱਲ ਅਹ ਬਾਕੀ ਦੀ ਗੱਲ ਤੁਹਾਨੂੰ ਬਾਅਦ ਚ ਦੱਸਦਾ।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

ਦੀਦੀ ਮੈਂ ਉਹ ਜਿਹੜੀਆਂ ਹੁਣ ਨਵੀ criminal ਫ਼ਿਲਮ ਨਹੀਂ ਆਈ ਹੈਗੀ

ਅਹ ਮੈਨੂੰ ਉਹਦੀ story ਦੱਸਦੋ ਮੈਂ ਨਾਮ ਤਾਂ ਪੜਿਆ ਏ ਪਰ ਮੈਨੂੰ story ਉਹ ਨਹੀਂ ਪਤਾ ਹੈਗੀ ਕਿਆ ਹੈ ਇਹਦੇ ਵਿੱਚ ਮੈਂ ਦੀਦੀ trailer ਤਾਂ ਦੇਖਿਆ ਸੀਗਾ ਪਰ ਮੈਨੂੰ ਮੋਕਾ ਨਹੀਂ ਮਿਲਿਆਂ ਦੇਖਣ ਦਾ ਫ਼ੇਰ ਵੀ ਤੁਸੀਂ ਮੈਨੂੰ ਮੈਂ ਦੇਖੀ ਪੜੀ ਸਾਰੀ ਪਰ ਮੈਨੂੰ ਸਮਝ ਨਹੀਂ ਆਈ ਕੀ ਉਹਦੇ ਵਿੱਚ ਕੀ ਏ ਉਹਦੇ ਵਿੱਚ ਨਿਰੂ ਬਾਜਵਾ ਹੁੰਦੀ ਏ ਤੇ ਪਰ ਉਹਦਾ ਉਹਦੇ ਚ ਨਾਮ ਕੀ ਹੁੰਦਾ ਏ

warning ਫ਼ਿਲਮ ਪਹਿਲਾਂ part ਸੀ ਮਤਲਬ ਕੇ criminal ਦੂਸਰਾ ਦੱਸਿਆ ਹੋਇਆ ਏ

ਤੇ ਉਹ ਚ ਨਿਰੂ ਬਾਜਵਾ ਦਾ ਨਾਮ ਮਾਹੀ ਹੁੰਦਾ ਏ

ਮਤਲਬ ਕੇ ਉਹਨਾ ਦੀ ਏ story ਉਹ ਫ਼ਿਲਮ ਚ ਦਿਖਾਈ ਤਾਂ ਗਈ ਨਹੀਂ ਸਿਰਫ਼ starting ਤੋ ਐਵੇ ਦਿਖਾਇਆ ਗਿਆ ਏ

starting ਤੋਂ ਹੀ ਕਿਉਂਕਿ ਉਹ ਆਪਸ ਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਹੁੰਦੇ ਸੀ

ਬਿਲਕੁਲ ਹੀ ਬੋਲਦੇ ਨਹੀਂ ਹੁੰਦੇ ਸੀ ਗੱਲ ਨਹੀਂ ਕਰਦੇ ਹੁੰਦੇ ਸੀਗੇ

ਤੇ ਉਹ ਆਪਣੀ job ਤੇ ਜਾਂਦੇ ਸੀ ਉਹ ਆਪਣੀ job ਤੇ ਉਹਦੇ husband ਵੀ ਮਤਲਬ ਕੇ drink ਕਰਦੇ ਸੀ

ਤੇ ਜਦੋਂ ਉਹ ਉਹ friend ਹੈ ਉਹਨਾ ਦਾ ਇੱਕ ਮਤਲਬ ਉਹਨਾ ਨਾਲ job ਕਰਦਾ ਏ ਨਿਰੂ ਬਾਜਵਾ ਉਹਦੀ friend ਏ ਤੇ ਉਹਦਾ ਦੋਸਤ ਹੈ ਉਹ ਦੋਨੋ ਆਪਸ ਚ friend ਏ

ਉਹ ਫ਼ੇਰ ਅਰਜੁਨ ਨੂੰ ਕਹਿੰਦਾ ਵੀ ਆਪਾਂ ਇਸ Saturday ਆਪਾਂ ਕਿੱਥੇ ਘੁੰਮਣ ਚੱਲਦੇ ਆ

ਤੁਸੀਂ ਦੋਨੋ ਅਸੀਂ ਦੋਨੋ ਵੀ ਆਪਾਂ ਚਾਰੋ ਜਾਣੇ ਹੋਜੂਗੇ ਘੁੰਮਣ ਚੱਲਦੇ ਆ

ਫ਼ੇਰ ਉਹ ਮਾਹੀ ਕਹਿੰਦੀ ਆ ਵੀ ਨਹੀਂ ਮਾਹੀ ਮਨਾ ਕਰ ਦਿੰਦੀ ਹੁੰਦੀ ਆ

ਫ਼ਿਰ ਉਹ ਕਹਿ ਦਿੰਦੀ ਆ ਵੀ ਚਲੋਂ ਕੋਈ ਨਾ ਜਦੋਂ ਵੀ ਤੁਹਾਡੇ ਕੋਲ time ਹੋਇਆ ਵੀ ਫ਼ਿਰ ਚੱਲੂਗੇ

ਮਾਹੀ ਘਰ ਆ ਜਾਂਦੀ ਆ ਉਹਦੇ husband ਵੀ ਆ ਜਾਂਦੇ ਨੇ

ਚ ਗੱਲ ਨਹੀਂ ਕਰਦੇ ਹੁੰਦੇ ਫ਼ੇਰ ਉਹ ਕਹਿ ਦਿੰਦੇ ਏ ਉਹ office ਜਾਂਦੀ ਆ ਮਤਲਬ ਕੇ ਉਹ ਆਪਣੇ ਇਹੀ ਗੱਲ ਉਹ ਆਪਣੀ friend ਨਾਲ share ਕਰਦੀ ਆ

ਵੀ ਮੈਂ friend ਦੇ ਘਰ ਗਈ ਸੀ ਮੇਰੀ friend ਕਹਿੰਦੀ ਆ ਵੀ ਆਪਾਂ ਘੁੰਮਣ ਚੱਲਦੇ ਹਾਂ ਪਰ ਉਹ ਕਹਿੰਦੀ ਮੈਂ ਨਹੀਂ ਜਾਣਾ ਚਾਹੁੰਦੀ

ਪਰ ਉਹਦੀ friend ਸਲਾਹ ਦਿੰਦੀ ਏ ਵੀ ਤੂੰ ਜਾ ਘੁੰਮਣ ਜਾ ਘੁੰਮ ਕੇ mind ਕੁੱਛ ਹੋਰ ਹੋਏਗਾ

ਮਨਾ ਤਾਂ ਕਰਦੇ ਏ ਉਹਦੇ ਨਾ ਅਚਾਕਨ ਹੀ ਫੋਨ ਆ ਜਾਂਦਾ ਉਹਦੇ brother ਦੀ marriage ਹੁੰਦੀ ਆ ਜਿਹੜੀ

ਆਪਾਂ marriage ਤੇ ਚੱਲਦੇ ਹਾਂ

ਤੂੰ marriage ਤੇ marriage ਤੇ ਨਹੀਂ ਜਾਣਾ ਮਤਲਬ ਕੇ ਆਪਾਂ ਰਾਤ ਨੂੰ café ਚ party ਵਗੈਰਾ ਕਰਦੇ ਹਾਂ

ਤੁਸੀਂ ਸਵੇਰੇ ਘਰ ਵਾਪਿਸ ਆ ਜਿਓ ਅਸੀਂ marriage

ਤੇ ਉੱਥੇ ਸਾਰੀ ਰਾਤ ਰਹਿੰਦੇ ਏ ਜਦੋਂ ਸਵੇਰ ਹੋਣ ਦਾ time ਮਤਲਬ ਕੇ ਸਾਰਾ ਦਿਨ ਲੱਗ ਜਾਂਦਾ ਰਾਤ ਲੱਗ ਜਾਂਦੀ ਏ

ਉਹ ਜਦ ਆਂਦੇ ਹੈਗੇ ਉੱਥੇ police ਖੜੀ ਹੁੰਦੀ ਏ ਕਾਫ਼ੀ police ਖੜੀ ਹੁੰਦੀ ਹੈਗੀ

ਉਹ ਆਂਦੇ ਆਂਦੇ ਸੋਚਦੇ ਏ ਵੀ ਆਪਣੇ friend ਸੀਗੇ ਵੀ ਆਪਾਂ ਨੂੰ invite ਨਹੀਂ ਕੀਤਾ marriage ਤੇ ਜਾਣ ਲਈ ਆਪਾਂ ਨੂੰ ਕਿਹਾ ਨਹੀਂ ਗਾ